ਫਸਟ C ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ
ਸਿੰਪਲ C ਪ੍ਰੋਗਰਾਮ ਨੂੰ ਕਿਵੇਂ ਲਿਖਣਾ ਹੈ
ਇਸਨੂੰ ਕਿਵੇਂ ਕੰਪਾਇਲ ਕਰਨਾ ਹੈ
ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਦਸਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ
ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 1110 ਅਤੇ ਉਬੰਟੂ ਤੇ ਜੀਸੀਸੀ ਕੰਪਾਇਲਰ ਵਰਜ਼ਨ 461
ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ
ਊਬੰਤੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ
ਕੁਝ ਐਡੀਟਰਜ਼ ਵਿਮ ਅਤੇ ਜੀਐਡਿਟ ਹਨ
ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ
ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਜ਼ ਲਈ ਸਾਡੀ ਵੈਬਸਾਈਟ httpspoken tutorialorg ਵੇਖੋ
ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਾਂਗੀ ਕਿ C ਪ੍ਰੋਗਰਾਮ ਕਿਵੇਂ ਲਿਖਦੇ ਹਨ
ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ ਬੋਰਡ ਤੇ Ctrl Alt ਅਤੇ T ਬਟਨ ਇੱਕਠੇ ਦਬਾਉ
ਆਉ ਟੈਕਸਟ ਐਡੀਟਰ ਖੋਲੀਏ
ਪਰੋਂਪਟ ਤੇ ਟਾਈਪ ਕਰੋ ਗੇਡਿਟ ਸਪੇਸ ਤਲਕ ਡੋਟ c ਸਪੇਸ ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ ਐਂਪਰਸੈਂਡ ਵਰਤਾਂਗੇ
ਧਿਆਨ ਰਖਣਾ ਕਿ ਸਾਰੀਆਂ C ਫਾਈਲਜ਼ ਦੀ ਐਕਸਟੈਨਸ਼ਜ਼ ਡੋਟ c ਹੋਏਗੀ
ਹੁਣ ਐਂਟਰ ਦਬਾਉ
ਟੈਕਸਟ ਐਡੀਟਰ ਖੁਲ ਗਿਆ ਹੈ
ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ
ਡਬਲ ਸਲੈਸ਼ ਸਪੇਸ ਟਾਈਪ ਕਰੋ
ਮਾਈ ਫਰਸਟ C ਪ੍ਰੋਗਰਾਮ ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ਤੇ ਕੋਮੈਂਟ ਕਰਨ ਲਈ ਹੋਏਗੀ
ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ
ਇਹ ਡਾਕੂਮੈਂਟ ਬਣਾਉਣ ਲਈ ਇਹ ਬਹੁਤ ਮਹੱਤਵਪੂਰਣ ਹੈ
ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ
ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ
ਹੁਣ ਐਂਟਰ ਦਬਾਉ
ਹਾਸ਼ include ਸਪੇਸ ਓਪਨਿੰਗ ਬ੍ਰੈਕਟ ਕਲੋਜਿੰਗ ਬ੍ਰੈਕਟ ਟਾਈਪ ਕਰੋ
ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ
ਹੁਣ ਬਰੈਕਟ ਦੇ ਅੰਦਰ ਸਟਡੀਆਈਓ ਡੋਟ h ਟਾਈਪ ਕਰੋ
stdioਹ ਇਕ ਹੈਡਰ ਫਾਈਲ ਹੈ
ਇਕ ਪ੍ਰੋਗਰਾਮ ਵਿਚ ਇਹ ਹੈਡਰ ਫਾਈਲ ਜਰੂਰ ਹੋਣੀ ਚਾਹੀਦੀ ਹੈ ਜਦ ਇਹ ਸਟੈਂਡਰਡ ਇਨਪੁਟਆਉਟਪੁਟ ਫੰਕਸ਼ਨਸ ਵਰਤਦਾ ਹੈ
ਹੁਣ ਐਂਟਰ ਦਬਾਉ
ਇੰਟ ਸਪੇਸ ਮੈਨ ਓਪਨਿੰਗ ਬ੍ਰੈਕਟ ਕਲੋਜਿੰਗ ਬ੍ਰੈਕਟ ਟਾਈਪ ਕਰੋ
ਮੇਨ ਇਕ ਸਪੈਸ਼ਲ ਫੰਕਸ਼ਨ ਹੈ
ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ
ਬਰੈਕਟ ਖੋਲਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ
ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ
ਇਥੇ ਇੰਟ ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ
ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ
ਅਸੀਂ ਦੂਜੇ ਟਯੂਟੋਰਿਅਲ ਵਿਚ ਡਾਟਾ ਟਾਈਪ ਬਾਰੇ ਸਿੱਖਾਂਗੇ
ਆਉ ਹੁਣ ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ
ਆਉ ਅਗਲੀ ਨੂੰ ਸਲਾਈਡ ਵੇਖੀਏ
ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ
ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ
ਨਹੀਂ ਤਾਂ ਕੰਪਾਇਲਰ ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ
ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟ ਨਹੀਂ ਹਨ
ਆਰਗੁਮੈਨਟ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ
ਆਉ ਹੁਣ ਅਸੀਂ ਆਪਣੇ ਪ੍ਰੋਗਰਾਮਤੇ ਵਾਪਸ ਆਈਏ
ਐਂਟਰ ਦਬਾਉ
ਔਪਨਿੰਗ ਕਰਲੀ ਬਰੈਕਟ ਟਾਈਪ ਕਰੋ
ਔਪਨਿੰਗ ਕਰਲੀ ਬਰੈਕਟ ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ
ਫਿਰ ਕਲੋਜ਼ਿੰਗ ਕਰਲੀ ਬਰੈਕਟ ਟਾਈਪ ਕਰੋ
ਕਲੋਜ਼ਿੰਗ ਕਰਲੀ ਬਰੈਕਟ ਮੇਨ ਫੰਕਸ਼ਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ
ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
ਇਨਡੈਨਟੇਸ਼ਨ ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ
ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ
ਆਉ ਇਥੇ ਤਿੰਨ ਸਪੈਸ ਦਈਏ
ਅਤੇ ਪ੍ਰਿੰਟਫ ਔਪਨਿੰਗ ਬਰੈਕਟ ਕਲੋਜ਼ਿੰਗ ਬਰੈਕਟ ਟਾਈਪ ਕਰੋ
ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ ਪ੍ਰਿੰਟਫ ਇਕ ਸਟੈਂਡਰਡ C ਫੰਕਸ਼ਨ ਹੈ
ਇਥੇ ਬਰੈਕਟਸ ਦੇ ਅੰਦਰ ਡਬਲ ਕੋਟਸ ਵਿਚ ਪ੍ਰਿੰਟਫ ਸਟੇਟਮੈਂਟ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ਤੇ ਪਰਿੰਟ ਹੋ ਜਾਏਗੀ
ਤਲਕ ਟੋ a ਟੀਚਰ ਬੈਕਸਲੈਸ਼ n ਟਾਈਪ ਕਰੋ
ਬੈਕਸਲੈਸ਼ ਐਨ n ਇਕ ਨਵੀਂ ਲਾਈਨ ਲਈ ਹੈ
ਨਤੀਜੇ ਵਜੋਂ ਪ੍ਰਿੰਟਫ ਫੰਕਸ਼ਨ ਨੂੰ ਚਲਾਉਣ ਤੋਂ ਬਾਅਦ ਕਰਸਰ ਨਵੀਂ ਲਾਈਨ ਤੇ ਚਲਾ ਜਾਏਗਾ
ਹਰ C ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ
ਇਸ ਲਈ ਇਸ ਨੂੰ ਲਾਈਨ ਦੇ ਅਖੀਰ ਤੇ ਟਾਈਪ ਕਰੋ
ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਸਮਾਪਕ ਵਾਂਗ ਕੰਮ ਕਰਦਾ ਹੈ
ਹੁਣ ਐਂਟਰ ਦਬਾ ਕੇ ਤਿੰਨ ਸਪੈਸ ਦਿਉ
ਅਤੇ ਰਿਟਰਨ ਸਪੇਸ 0 ਅਤੇ ਸੈਮੀਕੋਲਨ ਟਾਈਪ ਕਰੋ
ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ
ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ ਕਿਉਂਕਿ ਇਸ ਫੰਕਸ਼ਨ ਦੀ ਟਾਈਪ ਇੰਟ ਹੈ
ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ
ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ
ਹੁਣ ਫਾਈਲ ਨੂੰ ਸੇਵ ਕਰਨ ਲਈ ਸੇਵ ਬਟਨ ਤੇ ਕਲਿਕ ਕਰੋ
ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ
ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ
ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ
ਆਉ ਹੁਣ ਟਰਮਿਨਲ ਤੇ ਵਾਪਸ ਆ ਕੇ ਪ੍ਰੋਗਰਾਮ ਨੂੰ ਕੰਪਾਇਲ ਕਰੀਏ
ਜੀਸੀਸੀ ਸਪੇਸ talkਸੀ ਸਪੇਸ ਹਾਈਫਨ o ਸਪੇਸ ਮਾਇਆਉਟਪੁਟ ਟਾਈਪ ਕਰੋ
ਜੀਸੀਸੀ ਕੰਪਾਇਲਰ ਹੈ
talkਸੀ ਸਾਡੀ ਫਾਈਲ ਦਾ ਨਾਮ ਹੈ
o ਮਾਇਆਉਟਪੁਟ ਕਹਿੰਦਾ ਹੈ ਕਿ ਐਕਜ਼ੀਕਯੂਟੇਬਲ ਮਾਇਆਉਟਪੁਟ ਫਾਈਲ ਤੇ ਜਾਏ
ਹੁਣ ਐਂਟਰ ਦਬਾਉ
ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ
ਐਲਐਸ lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਮਾਇਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ
ਪ੍ਰੋਗਰਾਮ ਐਕਜ਼ੀਕਿਯੂਟ ਕਰਨ ਲਈ ਡੋਟ ਸਲੈਸ਼ myoutput ਟਾਈਪ ਕਰੋ ਐਂਟਰ ਦਬਾਉ
ਇਥੇ ਆਉਟਪੁਟ ਤਲਕ ਟੋ a ਟੀਚਰ ਆ ਰਹੀ ਹੈ
ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਰਿਟਰਨ ਐਕਜ਼ੀਕਿਯੂਟ ਹੋਣ ਵਾਲੀ ਆਖਰੀ ਸਟੇਟਮੈਂਟ ਹੈ
ਰਿਟਰਨ ਸਟੇਟਮੈਂਟ ਤੋਂ ਬਾਅਦ ਕੁਝ ਵੀ ਐਕਜ਼ੀਕਿਯੂਟ ਨਹੀਂ ਹੋਵੇਗਾ
ਚਲੋ ਇਸ ਨੂੰ ਕਰ ਕੇ ਵੇਖੀਏ
ਆਪਣੇ ਪ੍ਰੋਗਰਾਮ ਤੇ ਵਾਪਸ ਆਈਏ
ਰਿਟਰਨ ਸਟੇਟਮੈਂਟ ਤੋਂ ਬਾਅਦ ਆਉ ਇਕ ਪ੍ਰਿੰਟਫ ਸਟੇਟਮੈਂਟ ਹੋਰ ਸ਼ਾਮਲ ਕਰੀਏ printfਵੈਲਕਮ ਨ ਟਾਈਪ ਕਰੋ
ਹੁਣ ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਤੇ ਐਕਜ਼ੀਕਿਯੂਟ ਕਰਕੇ ਆਪਣੇ ਟਰਮਿਨਲ ਤੇ ਵਾਪਸ ਆਈਏ
ਤੁਸੀਂ ਪਹਿਲਾਂ ਵਰਤੀਆਂ ਕਮਾਂਡਸ ਨੂੰ ਅਪ ਐਰੋ ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ
ਮੈਂ ਹੁਣੇ ਉਹੀ ਕਰ ਰਹੀ ਹਾਂ
ਅਸੀਂ ਵੇਖਦੇ ਹਾਂ ਕਿ ਦੂਜੀ ਸਟੇਟਮੈਂਟ ਵੈਲਕਮ ਐਕਜ਼ੀਕਿਯੂਟ ਨਹੀਂ ਹੋਈ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉਂਦੇ ਹਾਂ
ਆਉ ਅਸੀਂ ਰਿਟਰਨ ਸਟੇਟਮੈਂਟ ਦੇ ਉਪਰ ਵੈਲਕਮ ਸਟੇਟਮੈਂਟ ਲਿਖੀਏ
ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਅਸੀਂ ਵੇਖਦੇ ਹਾਂ ਕਿ ਦੂਜੀ ਪ੍ਰਿੰਟਫ ਸਟੇਟਮੈਂਟ ਵੈਲਕਮ ਵੀ ਐਕਜ਼ੀਕਿਯੂਟ ਹੋ ਗਈ ਹੈ
ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਮੰਨ ਲਉ ਕਿ ਮੈਂ stdioਹ ਵਿਚੋਂ ਡੋਟ ਛੱਡ ਦਿੰਦੀ ਹਾਂ
ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਅਸੀਂ ਵੇਖਦੇ ਹਾਂ ਕਿ ਇਕ ਮੱਹਤਵਪੂਰਣ ਗਲਤੀ ਲਾਈਨ ਨੰ 2 ਤੇ ਸਾਡੀ talkਸੀ ਫਾਈਲ ਵਿਚ ਹੈ
ਕੰਪਾਇਲਰ ਨੂੰ ਸਟਡਿਓਹ ਨਾਂ ਵਾਲੀ ਹੈਡਰ ਫਾਈਲ ਨਹੀਂ ਮਿਲ ਰਹੀ ਇਸ ਲਈ ਇਥੇ ਉਹ ਇਕ ਗਲਤੀ ਦਿਖਾ ਰਿਹਾ ਹੈ ਨੋ ਸੁੱਚ ਫਾਈਲ ਓਰ ਡਾਇਰੈਕਟਰੀ ਅਜਿਹੀ ਕੋਈ ਫਾਈਲ ਜਾਂ ਡਾਇਰੈਕਟਰੀ ਨਹੀਂ ਹੈ ਅਤੇ ਕੰਪਾਇਲੇਸ਼ਨ ਰੁੱਕ ਗਈ ਹੈ
ਆਉ ਹੁਣ ਗਲਤੀ ਦਾ ਸੁਧਾਰ ਕਰੀਏ ਪ੍ਰੋਗਰਾਮ ਵਿਚ ਵਾਪਸ ਆਉ ਡੋਟ ਫਿਰ ਤੋਂ ਪਾਉ ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਹਾਂ ਇਹ ਚਲ ਰਿਹਾ ਹੈ
ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ
ਆਉ ਪ੍ਰੋਗਰਾਮ ਤੇ ਵਾਪਸ ਚਲੀਏ
ਹੁਣ ਮੰਨ ਲਉ ਕਿ ਮੈਂ ਲਾਈਨ ਦੇ ਅਖੀਰ ਤੇ ਸੈਮੀਕੋਲਨ ਛੱਡ ਦਿੰਦੀ ਹਾਂ
ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਅਸੀਂ ਵੇਖਦੇ ਹਾਂ ਕਿ ਇਕ ਗਲਤੀ ਲਾਈਨ ਨੰ 6 ਤੇ ਸਾਡੀ talkਸੀ ਫਾਈਲ ਵਿਚ ਹੈ ਐਕਸਪੈਕਟਿਡ ਸੈਮੀਕੋਲੋਨ ਬੇਫੋਰ printf
ਆਪਣੇ ਪ੍ਰੋਗਰਾਮ ਤੇ ਵਾਪਸ ਚਲੋ
ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਦਾ ਕੰਮ ਕਰਦਾ ਹੈ
ਇਸ ਲਈ ਇਹ ਇਸਨੂੰ ਲਾਈਨ 5 ਦੇ ਅਖੀਰ ਤੇ ਅਤੇ ਲਾਈਨ 6 ਦੇ ਸ਼ੁਰੂ ਵਿਚ ਲੱਭੇਗਾ
ਇਹ ਲਾਈਨ 6 ਹੈ
ਇਹ ਆਖਰੀ ਜਗਾ੍ਹ ਹੈ ਜਿਥੇ ਤੁਸੀਂ ਸੈਮੀਕੋਲਨ ਪਾ ਸਕਦੇ ਹੋ
ਯਾਦ ਕਰੋ ਕਿ ਕੰਪਾਇਲਰ ਨੇ ਲਾਈਨ 6 ਤੇ ਵੀ ਗਲਤੀ ਦਾ ਮੈਸਜ਼ ਦਿਤਾ ਸੀ
ਆਉ ਵੇਖੀਏ ਕੀ ਹੁੰਦਾ ਹੈ ਜਦ ਅਸੀਂ ਇਥੇ ਸੈਮੀਕੋਲਨ ਪਾਉਂਦੇ ਹਾਂ
ਸੇਵ ਤੇ ਕਲਿਕ ਕਰੋ
ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਹਾਂ ਇਹ ਕੰਮ ਕਰ ਰਿਹਾ ਹੈ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਲਾਈਨ ਦੇ ਅਖੀਰ ਤੇ ਇਥੇ ਸੈਮੀਕੋਲਨ ਟਾਈਪ ਕਰੋ
ਜਿਵੇਂ ਕਿ ਪਰੰਪਰਾਗਤ ਅਭਿਆਸ ਹੈ ਕਿ ਸੈਮੀਕੋਲਨ ਲਾਈਨ ਦੇ ਅੰਤ ਤੇ ਟਾਈਪ ਕੀਤਾ ਜਾਂਦਾ ਹੈ
ਹੁਣ ਸੇਵ ਤੇ ਕਲਿਕ ਕਰੋ
001049 001048 ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ
ਹਾਂ ਇਹ ਕੰਮ ਕਰ ਰਿਹਾ ਹੈ
ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ
ਇਕ ਅਸਾਈਨਮੈਂਟ ਵਜੋਂ ਵੈਲਕਮ ਟੋ ਥੇ ਵਰਲਡ ਓਐਫ C ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ
ਵੇਖੋ ਕੀ ਹੁੰਦਾ ਹੈ ਜੇ n ਨੂੰ ਪ੍ਰਿੰਟਫ ਸਟੇਟਮੈਂਟ ਵਿਚ ਸ਼ਾਮਲ ਨਾ ਕੀਤਾ ਜਾਏ
ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਨੀਚੇ ਦੱਸੇ ਗਏ ਲਿੰਕ ਤੇ ਦਿਤੀ ਗਈ ਵੀਡੀਊ ਵੇਖੋ httpspokentutorialorgWhat is a Spoken Tutorial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
ਜਿਆਦਾ ਜਾਣਕਾਰੀ ਲਈ ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਕੰਟੈਕਟ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ